ਕੀ ਕਰੀਏ ਆਹ ਹਮ ਹੋਰ

ਨਿਆਣਿਆ ਦੇ ਫਿਰ ਮਗਰ ਚੜ੍ਜੁਗਾ ਵੀ ਪੀਤੀ ਐ ਉਹੀਂ ਮੈਂ ਦੱਸਦੀ ਆ ਵੀ ਇੱਦਾਂ ਈ ਕਰਦਾ ਈਵੀ ਆਹ ਕਦੀ ਕੁੜੀਆ ਨਾਲ਼ ਲੜਨ ਡਹਿ ਪੈਣਾ ਹਾਂ ਕਦੀ ਰਾਜੂ ਨਾਲ਼ ਕਦੀ ਫਿਰ ਫਿਰ ਬਜੂ ਦੇ ਨਿਆਣੇ ਆ ਜਾਣ ਉਹਨੇ ਦੇ ਮਗਰ ਚੜ੍ਜੇ ਆਹੋ, ਨੀਤੂ ਦੱਸ ਕੀ ਕਹਿੰਦੇ ਪੋਤੇ ਪੋਤੀਆਂ ਉਹ ਆਣ ਕੇ ਮੰਗਦੇ ਈ ਪੈਸੇ ਜਿੰਨੀ ਫੇਰੇ ਉਹਨੀ ਆਉਣਾ ਊਣੇ ਫੇਰੇ ਕਹਿੰਨਾ ਸਾਨੂੰ ਪੈਸੇ ਦੇ

ਉਹ ਕਹਿੰਦਾ ਵੀ ਤੁਹਾਡੇ ਕੋਲ ਰੋਟੀ ਦੀ ਤੇ ਮੈਨੂੰ ਸਾਂ ਨੀ ਜੇ ਤੇ ਪੈਸੇ ਤੁਸੀਂ ਬੜੇ ਲੈਣ ਆ ਜਾਂਦੇ ਓ

ਕਹਿਦਾ ਕਦੀ ਕਿਹਾਂ, ਤੇਰੀ ਮਾਂ ਨੇ ਵੀ ਚੱਲ ਆਜਾ ਡੈਡੀ ਸਾਡੇ ਵੱਲ ਵੀ ਰੋਟੀ ਖਾਲਾ ਲੈ ਫਿਰ ਆਹੋ ਏਹ ਵੀ ਗੱਲ ਹੈਗੀ ਆ ਕਿ ਅਹ ਏਹ ਵੀ ਗੱਲ ਹੈ ਫੇਰ ਉਹ ਮਗਰ ਚੜਦਾ ਤੇ ਫਿਰ ਦੋੜਦੇ ਗਾੜੀ ਗਾੜੀ ਹਮ ਦੇ ਵੀ ਦੇਣੇ ਏਹ ਨੀ ਵੀ ਨਹੀਂ ਦੇਣੇ, ਦੇਣੇ ਵੀ ਹੈਗੇ ਆ ਪਰ ਪਹਿਲਾਂ ਉਹਨਾਂ ਦੀ ਦੋੜਾ ਕਢਾਉਣੀਆਂ ਤੇ ਫਿਰ ਬਾਦ ਚ ਦੇਣੇ ਆਵਾਜ਼ਾਂ ਮਾਰ ਮਾਰ ਅਜੋ ਲੇਜੋ

ਆਹੋ ਤਾਂਹੀਂ ਇੱਕ ਦਿਨ ਕਹਿਣ ਡਈ ਸੀ ਕੁੜੀ ਕਹਿੰਦੀ ਤੂੰ ਆਵਾਜ਼ਾਂ ਬਾਦ ਚ ਕਿਉ ਆਵਾਜ਼ਾਂ ਮਰਦਾ ਉਹਨਾਂ ਨੂੰ ਉਦੋਂ ਈ ਦੇ ਦਿਆ ਕਰ ਜਦੋਂ ਆਉਂਦੇ ਉਦੋਂ ਈ ਦੇ ਦਿਆ ਕਰ ਜਿਹੜਾ ਰੁਪਿਆ ਧੜੀ ਦੇਣਾ ਆਹ ਆਹੋ ਜਿਹੜਾ ਰੁਪਿਆ ਤੇਲੀ ਡੈਣਾਂ ਉਦੋਂ ਦੇਤਾਂ ਆਹ ਨਾ ਨੀ ਭੈਣਾਂ ਜਿਹੜਾ ਉਹ ਨਿੱਕਾ ਭਲਾ ਉਹ ਤਾਂ ਦੱਸ ਰੁੱਪਈਆ ਤੋਂ ਗੱਲ ਨੀ ਕਰਦਾ ਉਹ ਜਿਹੜਾ ਬੋਣਾ ਜਿਹਾ ਆਹ ਉਹਨੇ ਜਿੰਨੀ ਵਾਰੀ ਆਉਣਾ ਉਹਨੇ ਦੱਸ ਈ ਖੜਨੇ ਨਹੀਂ ਨਹੀਂ ਉਹ ਹੁਣ ਕਿੱਥੇ ਰਹਿੰਦਾ ਭਜੁ ਕਿੱਥੇ ਰਹਿੰਦਾ ਵਾ ਭਜੁ ਹੁਣ ਗਿਆ ਈ ਕੀ ਉਹ ਹੇਧਰ ਕਿੱਦਰੇ ਜੀ ਚੱਕ ਦਾ ਭਾਈ ਜਿਹਦੇ ਨਾਲ਼ ਕੰਮ ਤੇ ਲੱਗੇ

ਜੱਟ ਕਿਸੇ ਦਾ ਤੇ ਨੇਰੇ ਆਉਂਦਾ ਤੇ ਸਵੇਰੇ ਨੇਰੇ ਚੱਲ ਜਾਂਦਾ

ਅਹੱ ਉਹੋ ਮੈਂ ਕਹਿਣ ਡਈ ਵੀ ਕਦੀ ਦੇਖਿਆ ਨੀ ਹੈਗਾ

ਫਿਰ ਉਹ ਘਰ ਨੀ ਨਾ ਖਲੋਤਾ ਚੰਗਾ ਸਗੋਂ ਇੱਥੇ ਇਹਨੇ ਪੀਣੀ ਈ ਸੀ ਹਮ ਹੋਰ ਫੇਰ ਚਲੋ ਫੇਰ ਠੀਕ ਐ ਠੀਕ ਐ ਠੀਕ ਐ ਹਾਂਜੀ

ਹਾਂ ਕੀ ਬਣ ਡਿਆ ਕੁਛ ਨੀ ਕੀ ਬਣਨਾ ਫ਼ੋਨ ਲਾਉਣਡੀ ਸੀ ਤੈਨੂੰ ਲੱਗਦਾ ਕਿਸੇ ਗੱਲ ਕਰਨਡੀ। ਆਹੋ ਭਾਜੀ ਹੋਣੀ ਡਈ ਪ੍ਰਭ ਹੋਣਾਂ ਅੱਛਾ ਅੱਛਾ ਆਹੋ ਤੇ ਮੈਂ ਪ੍ਰਭ ਨੂੰ ਪੁੱਛਣਡੀ ਕਿ ਕੀ ਕਰਨਡੀ ਆਂ ਕੀ ਕਹਿੰਦੀ ਪ੍ਰਭ?

ਠੀਕ ਆ

ਠੀਕ ਆ ਠੀਕ ਆ ਕਰ ਲਈ ਗੱਲ ਕਰਨਡੀ ਉਦੋਂ ਦੀ ਕਰਨਡੀ ਆ ਨਹੀਂ ਖਰੇ ਹੁਣ ਲੱਗੀ ਪਤਾ ਨੀ ਮੈਨੂੰ ਉਹਦਾ ਹੁਣ ਲੱਗੀ ਹੋਣੀ ਕਿ ਭਾਜੀ ਕਹਿੰਦਾ ਸੀ ਕਿ ਡਈ ਗੱਲ ਕਰਨ। ਅੱਛਾ।

ਕਿਹਦੇ ਉਹ ਡਏ ਸੀ ਉਹ ਦਵਾਈ ਪਾਉਣਡੇ

ਠੀਕ ਆ ਠੀਕ ਆ ਅੱਛਾ ਸਿਉਂਖ ਮੁੱਕੀ ਨੀ ਹਜੇ? ਨਹੀਂ ਹਾਲੇ ਹੈਗੀ ਹੈ ਕਿ ਸਿਉਂਖ ਨੇ ਚੰਗਾ ਤੁਹਾਨੂੰ ਖ਼ਰਾਬ ਕੀਤਾ ਈ ਆ।

ਹਮ ਤੇ ਉਹ ਆ ਕਿੱਥੋਂ ਗਈ ਇੰਨੀ ਪਹਿਲਾਂ ਤਾਂ ਹੈਨੀ। ਆਹ ਪਹਿਲਾਂ ਹੈਨੀ ਪਹਿਲਾਂ ਸਬਜ਼ੀ ਬੜੀ ਵਧੀਆ ਹੁੰਦੀ ਰਹੀ ਸੀ। ਐਰਕਾਂ ਹੀ ਹੋਇਆ ਸਿਆਲ ਚ।

ਅੱਛਾ ਕੁਛ ਵੀ ਸਿਆਲ ਚ ਹੋਈ ਸਿਉਂਖ? ਆਹੋ ਸਿਆਲ ਚ ਹੀ ਹੋਈ ਪਹਿਲਾਂ ਕਿੱਥੇ ਪਹਿਲਾਂ ਭਿੰਡੀਆਂ ਕਿੰਨੀਆਂ ਵਧੀਆ ਲੱਗਦੀਆਂ ਰਹੀਆਂ ਤਰਾਂ, ਭਿੰਡੀਆਂ ਆਹੋ ਸਬਜ਼ੀ ਤੇ ਬੜੀ ਸੋਹਣੀ ਹੁੰਦੀ ਰਹੀ ਤੁਹਾਡੀ।

ਹਮ ਜਿਹੜਾ ਤੁਸੀਂ ਨਾ ਉਹ ਮਿੱਟੀ ਦੇ ਵਿੱਚ ਡੰਡਾ ਜਿਹਾ ਨੀ ਗੱਡਿਆ ਲੱਕੜ ਦਾ ਬਾਲਾ ਜਿਹਾ,

ਉਹਦੇ ਵਿੱਚ ਕਿਤੇ ਸਿਉਂਖ ਲੱਗੀ ਹੌਲੀ ਹੌਲੀ ਹੌਲੀ ਉਹ ਸਿਉਂਖ ਥੱਲੇ ਥੱਲੇ ਮਿੱਟੀ ਦੇ ਵਿੱਚ ਵਿੱਚ ਫੈਲਦੀ ਗਈ।

ਗੁੱਡਦੇ ਸਾਨੂੰ ਉਹਦੇ ਕਰਕੇ ਪਤਾ ਲੱਗਾ ਸਿਉਂਖ ਵਾ ਥੱਲੇ ਤਾਂ ਹੋਣ ਡਿਆ।

ਵੇਖ ਲਾ ਮਿਟੀ ਦੇ ਵਿੱਚ ਵੀ ਸਿਉਂਕ ਹੁੰਦੀ ਹੈ ਤੇ ਕਿੱਦਾਂ ਵਿੱਚ ਵੜੀ ਸੁਨੀਤਾ ਉਹ ਬੀਅ ਬੂਅ ਖਾ ਜਾਂਦੀ ਫਿਰ ਵਿੱਚੋ ਵਿੱਚ ਤੇ ਉੱਗਣਾ ਕੀ ਸਵਾਹ। ਖਾਲੀ ਰਹਿ ਜਾਂਦੇ ਦੋ ਉੱਪਰ ਬੀਅ ਤਦ ਬੀਅ ਉੱਤੇ ਆਉਂਦੇ ਕਰਦੇ।

ਬੀਜੀ ਹੁਣ ਭਿੰਡੀਆਂ ਕਿੱਡੀਆਂ ਕਿੱਡੀਆਂ ਹੋਈਆਂ ਹੋਣੀਆਂ ਹੱਥਾਂ ਕੁ ਜਿੱਡੀਆਂ ਹੋਈਆਂ ਹੋਣੀਆਂ।

ਐਂ ਹੈਂ ਉੱਗ ਤੇ ਦੂਜੇ ਤੀਜੇ ਦਿਨ ਜਾਂਦੀਆਂ ਤੀਜੇ ਚੌਥੇ ਦਿਨ ਉੱਗ ਜਾਂਦੀਆਂ but ਇਹ ਆ ਵੀ ਇਹਦੇ ਵਿੱਚ

ਹਾਂ ਸਿਉਂਖ ਕਰ ਉਹ ਜਿਹੜੀ ਉੱਦਣ ਵੱਲਾਂ ਲਈਆਂ ਤੁਰ ਪਈਆਂ।

ਉਹ ਉਪਰੋਂ ਉਹ ਪੱਤਾ ਜਿਹਾ

ਕੱਦੂ ਨੀ ਹੋਏ।

ਹਮ ਹੋਈਆਂ ਨੀ ਤੇ ਐਰਕਾਂ ਕੁੱਝ ਕਹਿਣ ਤੇ ਡਈ ਇਹ ਮੁੱਕੇਗੀ ਤੇ ਫਿਰ ਬਣਨੀ ਗੱਲ। ਹਾਂ ਹਜੇ ਲਾਇਓ ਵੀ ਨਾ ਸਬਜ਼ੀ।

ਹਾਂ ਗੋਡ ਕੇ ਨਾ ਤੇ ਫਿਰ ਮਿ ਉੱਤੇ ਮਾਰੋ spray ਕਿਉਂਕਿ ਸਿਉਂਖ ਜਿਹੜੀ ਮਿੱਟੀ ਦੇ ਵਿੱਚ ਆ

ਤੇ ਉੱਤੇ ਤਾਂ spray ਮਾਰੀ ਜਾਓਗੇ ਤਾਂ ਅਸਰ ਨੀ ਹੋਣਾ ਥੱਲੇ ਮਿ ਜਦੋਂ ਤੁਸੀਂ ਥਾਂ ਗੋਡੋਗੇ ਵਿੱਚ spray ਦਵਾਈ ਲਿਆ ਕੇ ਖਿਲਾਰ ਦਓ ਆਪੇ ਮਰ ਜਾਣੀ ਹੈ।

ਹਾਂ ਏਦਾਂ ਵਾਂ।

ਨਾ ਅੰਦਰ ਨੀ ਅੰਦਰ ਸਾਡੇ ਪੱਕਾ ਹੀ ਹੈ ਨਾ ਨ ਮੰਜਿਆਂ ਨੂੰ ਆਂ ਨਾ ਦਰਵਾਜੇ ਨੂੰ ਆਂ, ਕੁੱਝ ਕਿਤੇ ਵੀ ਨੀ ਹੈਗੀ। ਠੀਕ ਆ

ਹਮ ਫਿਰ ਤੇ ਬਚਾਅ ਹੀ ਅੰਦਰਾਂ ਦਾ। ਫਿਰ ਤੇ ਬਚਾਅ ਆ ਕਿ ਹੋਰ। ਹੋਰ ਬਸ ਠੀਕ ਆ। ਆਹ ਸਿਮ ਇਹਦੇ ਮਨਮੀਤ ਦੇ ਪਾਪਾ ਦੀ ਸੀ ਨਾ।

ਆਹੋ ਤੇ ਇਹ ਉਹ number ਵੰਡੇ ਸੀ ਤਾਂ ਇਹ ਕਰਕੇ ਇਸੇ ਸਿਮ ਦੇ ਫ਼ੋਨ ਕਰਦੇ ਰਹਿੰਦੇ ਕਦੇ ਉਹਦਾ ਠੇਕੇਦਾਰ ਦਾ ਕਦੇ ਕਿਸੇ ਦਾ। ਸਹੀ ਆ।

ਆਹੋ ਤੇ ਏਦਾਂ ਹੀ, ਇਹਨਾਂ ਕੋਲ ਕਿਹੜਾਂ ਫ਼ੋਨ ਆ ਤੇ ਉਹ ਫ਼ੋਨ simple ਜਿਹਾ ਰੱਖਿਆ ਉਹਨਾਂ ਚ balance ਹੀ ਹੈਨੀ ਅੱਛਾ ਅੱਛਾ।

ਆਹੋ ਆਉਣੇ ਫ਼ੋਨ ਹੀ ਆਂ ਚੱਲ ਕੋਈ ਨਾ ਫਿਰ ਆਉਂਦਾ ਤੇ ਹੈਗਾ ਹੀ ਆ ਚਾਹੇ ਉਹ ਤੇ ਆ ਗਿਆ, ਚਾਹੇ ਇਹ ਤੇ ਆ ਗਿਆ।

ਹੀ ਆਂ ਏਦਾਂ main main ਚੁੱਕ ਲੈਂਦੀ ਜਿਹਨਾਂ ਦਾ ਮੈਨੂੰ ਪਤਾ ਹੁੰਦਾ, ਬਾਕੀ ਨੀ ਮੈਂ ਚੁੱਕਦੀ ਹੁੰਦੀ। ਆਹੋ ਵੀ ਚੱਲ ਜਿਹੜਾ ਪਤਾ ਵਾ ਉਹ ਤਾਂ ਵੈਸੇ ਚੁੱਕਣਾ ਹੀ ਆਂ ਜਿਹਦਾ ਪਤਾ ਹੀ ਨੀ ਫਿਰ ਕੀ ਪਤਾ ਕੌਣ ਆਂ ਕਿੱਦਾਂ ਬੋਲਣਾ ਕਿਸੇ ਨੇ।

ਹਾਂ ਤੇ ਕੁੜੀ ਹੁਣ ਸੌਂ ਗਈ ਆ, ਆ ਗਈ ਹੈ ਕਿ ਨਹੀਂ ਦਾਦੇ ਤੋਂ

ਅੱਛਾ ਤੇ ਦ ਤੁਹਾਡੇ ਵੱਲ ਦਾਦੀ ਸੌਂਦੀ ਆ? ਨਹੀਂ ਇੱਧਰ ਕੋਈ ਵੀ ਨੀ ਸੌਂਦੇ, ਇੱਧਰ ਗਰਮੀਆਂ ਚ ਆਉਣਾ ਸਾਰਿਆਂ ਨੇ। ਅੱਛਾ ਤੇ ਦਾਦਾ ਕਿੱਧਰ ਸੌਂਦਾ ਘੁੱਗੀ ਹੋਣਾਂ ਵੱਲ। ਨਹੀਂ ਉਹ ਵੀ ਘਰੇ ਸੌਂਦੇ ਹੈ ਕਿਤੇ ਹੈ ਇੱਧਰ ਸੌਂ ਜਾਣ। ਅੱਛਾ ਸਿਆਲ ਚ ਉੱਧਰ ਤੇ ਗਰਮੀਆਂ ਚ ਇੱਧਰ। ਗਰਮੀਆਂ ਚ ਇੱਧਰ ਗਰਮੀਆਂ ਚ ਇੱਧਰ ਮੇਲਾ ਲੱਗਣਾ ਸਾ। ਡੇ

ਹਮ ਉੱਧਰ ਜਗ੍ਹਾ ਕਰਕੇ ਹਾਂ ਉੱਥੇ ਫਿਰ ਹਵਾ ਹੂਵਾ ਨੀ ਲੱਗਦੀ ਹੋਣੀ। ਹਵਾ ਨੀ ਲੱਗਦੀ ਜਗ੍ਹਾ ਥੋੜ੍ਹੀ ਹੈ ਨਾ, ਇੱਕ ਦੋ ਹੀ ਮੰਜੀ ਮੈਨੂੰ ਨਾ ਸਾਡੇ ਉਹ ਪੁਰਾਣੇ ਘਰ ਗਈ ਨੂੰ ਬੜਾ ਸਮਾਂ ਕਮ ਸੇ ਕਮ ਜ਼ਿਆਦਾ ਵੀਹ ਸਾਲ ਹੋ ਗਏ ਗਈ ਨੂੰ।

ਉਦੋਂ ਦੀਦੀ ਨੇ ਨਾ ਕਮਰੇ ਪਾਏ ਸੀ ਤੇ ਦਰਵਾਜ਼ੇ ਲਵਾਉਣੇ ਸੀ ਗਿੰਦੇ ਵੱਲ ਗਏ ਸੀ ਉੱਦਣ ਮੈਂ ਨਵੀਂ ਨਵੀਂ ਆਈ ਸੀ ਹਾਲੇ।

ਠੀਕ ਹੈ ਮੈਨੂੰ ਵੀਹ ਨੀ ਸਾਲ ਮੈਂ ਹੁਣ ਮੈਨੂੰ ਨਾ ਬਾਈ ਸਾਲ ਹੋ ਗਏ ਮੈਂ ਆਪਣੇ ਵਿਆਹ ਤੋਂ ਪਹਿਲਾਂ ਗਈ ਹਾਂ ਕਿਤੇ ਤੁਹਾਡੇ ਘਰ ਉੱਧਰ ਪਹਿਲਾਂ।

ਇਹਨਾਂ ਦੇ ਨਾ ਕਮਰੇ ਕੱਚੇ ਹੁੰਦੇ ਸੀ ਸਾ ਪਹਿਲੇ ਪੁਰਾਣੇ ਕਮਰੇ ਹੁੰਦੇ ਜਿੰਦੇ ਕੇ ਪੁਰਾਣੇ ਸੀ ਸਾਡਾ ਵੀ ਇੱਕੋ ਕਮਰਾ ਸੀ ਪਹਿਲਾਂ ਪੁਰਾਣਾ। ਹਾਂ ਤੇ ਉਹਨਾਂ ਦੀ ਵੀ ਪੁਰਾਣਾ ਹੀ ਆਂ। ਆਹੋ ਤੇ ਇੱਕ ਕਮਰਾ ਹੈਗਾ ਸੀ ਉਹਨਾਂ ਦਾ ਪੱਕਾ ਬਣਾਇਆ ਸੀ ਇਹਨਾਂ ਨੇ ਆਪੇ ਸਿੰਦਰ ਹੋਣਾਂ ਨੇ।

ਸਿੰਦਰ ਹੋਣਾਂ ਨੇ ਇੱਕ ਕਮਰਾ ਬਣਾਇਆ ਸੀ ਆਪਣਾ ਪੁਰਾਣਾ ਤੇ ਉਹ ਖਰੇ ਲੈਂਟਰ ਪਾ ਕੇ ਬਣਾ ਲਿਆ ਸੀ ਸ਼ਾਇਦ।

ਹਾਂ

ਹਮ ਨਹੀਂ ਹੁਣ ਤੇ ਸਾਰਿਆਂ ਦੇ ਪੱਕੇ ਹੀ ਆ। ਅੱਛਾ ਤੇ ਇਹਨਾਂ ਦਾ ਹੁਣ ਸਿੰਦਰ ਕਾ ਕਿਹੜਾ ਘਰ ਇਹਨਾਂ ਦਾ ਕਿੱਦਾਂ ਦਾ ਵਾ। ਇਹਨਾਂ ਦਾ ਸਿੰਦਰ ਕਾ ਪੱਕਾ ਸਾਰਿਆਂ ਨਾਲੋਂ ਵਧੀਆ ਸਗੋਂ ਇਹਨਾਂ ਦਾ ਘਰ ਵਾ। ਕਿੰਨੇ ਕਮਰੇ ਆ ਤੇ ਕੀ ਹਿਸਾਬ ਕਿਤਾਬ ਇਹਨਾਂ ਦਾ। ਇਹਨਾਂ ਦੇ ਮੈਨੂੰ ਲੱਗਦਾ ਦੋ ਤੇ ਤਿੰਨ ਕਮਰੇ ਹੋਣੇ ਤੇ ਬਣਾਈ ਆ। ਤੇ ਪੂਰਾ ਛੱਤਿਆ ਇਹਨਾਂ ਨੇ ਘਰ? ਪੂਰਾ ਛੱਤਿਆ ਪਰ ਮੈਂ ਗਈ ਕਦੇ ਨੀ ਆਂ ਮੈਨੂੰ ਆਪ ਨੀ ਇੰਨਾ knowledge ਹੈ

ਬੂਹੇ ਦੇ ਅੱਗੋਂ ਦੀ ਤੇ ਹੈ, ਤੁਹਾਡਾ ਇਕੱਠੇ ਤੇ ਹੈਗਾ ਘਰ ਇੱਕੋ ਹੀ ਗਲੀ ਚ। ਮੈਂ ਤਾਂ ਕਦੇ ਨੀ ਗਈ ਜਦੋਂ ਦੀ ਵਿਆਹ ਹੋਇਆ ਮੇਰਾ। ਕਦੇ ਨੀ ਉਹਨਾਂ ਦੇ ਅੰਦਰ ਵੀ ਨੀ ਗਏ। ਮੈਂ ਕਦੇ ਗਈ ਨੀ ਉਹਨਾਂ ਦੇ ਘਰ ਨੀ ਗਈ।

ਇਹਨਾਂ ਦੇ ਇੱਧਰ ਨੂੰ ਹੀ ਗਲੀ ਨੂੰ ਆਉਂਦਿਆਂ। ਠੀਕ ਆ ਤੇ ਉਹਨਾਂ ਘਰ ਸੋਹਣਾ ਬਣਾ ਲਿਆ ਹਨਾ ਹਾਂ ਉਹਨਾਂ ਦਾ ਘਰ ਬੜਾ ਸੋਹਣਾ ਇਸ ਤਰ੍ਹਾਂ ਬੋਲਦੀਆਂ ਆਂ ਤਾਂ ਹੀ ਮੈਂ ਗਈ ਨੀ ਨਿਕਲਦੀ ਨੀ ਘਰੋਂ ਬਾਹਰ। ਤੇ ਉਹਨਾਂ ਸਾਰੀਆਂ ਕੁੜੀਆਂ ਵਿਆਹ ਲਈਆਂ ਆਪਣੀਆਂ।

ਇੱਥੇ ਕੋਈ ਵੀ ਨੀ ਸਾਰੀਆਂ ਸਹੁਰੇ। ਇੱਥੇ ਮਾਂ ਪਿਓ ਇਕੱਲਾ ਹੀ।

ਹਮ ਪੰਜ ਭੈਣਾਂ ਹਨਾ ਇਹ, ਕਿ ਚਾਰ?

ਹਾਂ ਚੱਲ ਰੱਬ ਇੱਕ ਤੇ last ਭਰਾ ਦੇ ਦਿੰਦਾ ਤੇ ਇਹਨਾਂ ਦਾ ਬੂਟਾ ਲੱਗਾ ਹੋਣਾ ਸੀ, ਹੁਣ ਭੈਣਾ ਆ ਕੇ ਬਹਿਣ ਵਾਲੀਆਂ ਤੇ ਬਣਦੀਆਂ ਘਰੇ।

ਤੇ ਗਿੰਦੇ ਹੋਣਾਂ ਨੇ ਆਪਣਾ ਪੂਰਾ ਘਰ ਬਣਾ ਲਿਆ ਉਹਨਾਂ ਨੇ ਵੀ। ਨਹੀਂ ਉਹਨਾਂ ਦਾ ਨੀ ਬਣਿਆ ਉਹਨਾਂ ਦੇ ਕੱਚੇ ਆ ਉਹਨਾਂ ਨੇ ਹੁਣ ਬਣਾਉਣਾ। ਉਹਦੇ ਪੁਰਾਣੇ ਕਮਰੇ ਜਿਹੜੇ ਪਹਿਲਾਂ ਦੋ ਉਹੀ ਆ ਨਾ।

ਦੋ ਕਮਰੇ ਹਨਾ ਸਿੱਧੇ ਸਿੱਧੇ। ਹਾਂ ਤੇ ਇੱਕ ਸਾਡੇ ਨਾਲ ਦਾ ਬਣਾਇਆ ਇਹਨਾਂ ਨੇ ਇੱਧਰ ਵਹੁਟੀ ਦਾ ਕਮਰਾ।